ਸਾਥੀਓ ਮਨ ਕੀ ਬਾਤ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖ਼ਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਹਨ ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ ਸਾਡੇ ਦੇਸ਼ ਨੇ ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਹਨ ਇਸੇ ਸਾਲ ਨਾਰੀ ਸ਼ਕਤੀ ਵੰਦਨ ਅਧੀਨਿਯਮ ਪਾਸ ਹੋਇਆ ਜਿਸ ਦੀ ਉਡੀਕ ਵਰ੍ਹਿਆਂ ਤੋਂ ਸੀ ਬਹੁਤ ਸਾਰੇ ਲੋਕਾਂ ਨੇ ਖ਼ਤ ਲਿਖ ਕੇ ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਨੇਕਾਂ ਲੋਕਾਂ ਨੇ ਮੈਨੂੰ ਜੀ20 ਸਮਿਟ ਦੀ ਸਫਲਤਾ ਯਾਦ ਦਿਵਾਈ ਸਾਥੀਓ ਅੱਜ ਭਾਰਤ ਦਾ ਕੋਨਾਕੋਨਾ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਵਿਕਸਿਤ ਭਾਰਤ ਦੀ ਭਾਵਨਾ ਨਾਲ ਆਤਮਨਿਰਭਰਤਾ ਦੀ ਭਾਵਨਾ ਨਾਲ ਸਰਾਬੋਰ ਹੈ 2024 ਵਿੱਚ ਵੀ ਅਸੀਂ ਇਸੇ ਭਾਵਨਾ ਅਤੇ ਮੋਮੈਂਟਮ ਨੂੰ ਬਣਾਈ ਰੱਖਣਾ ਹੈ ਦੀਵਾਲੀ ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਤ ਕੀਤਾ ਕਿ ਹਰ ਭਾਰਤੀ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ
ਸਾਥੀਓ ਅੱਜ ਵੀ ਕਈ ਲੋਕ ਮੈਨੂੰ ਚੰਦਰਯਾਨ3 ਦੀ ਸਫ਼ਲਤਾ ਨੂੰ ਲੈ ਕੇ ਸੁਨੇਹੇ ਭੇਜਦੇ ਰਹਿੰਦੇ ਹਨ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਵਾਂਗ ਤੁਸੀਂ ਵੀ ਸਾਡੇ ਵਿਗਿਆਨਕਾਂ ਅਤੇ ਖ਼ਾਸਕਰ ਮਹਿਲਾ ਵਿਗਿਆਨਕਾਂ ਨੂੰ ਲੈ ਕੇ ਮਾਣ ਮਹਿਸੂਸ ਕਰਦੇ ਹੋਵੋਗੇ
ਸਾਥੀਓ ਜਦੋਂ ਨਾਟੂਨਾਟੂ ਨੂੰ ਔਸਕਰ ਮਿਲਿਆ ਤਾਂ ਪੂਰਾ ਦੇਸ਼ ਖੁਸ਼ੀ ਨਾਲ ਝੂਮ ਉੱਠਿਆ ਥੇ ਐਲੀਫੈਂਟ ਵ੍ਹਿਸਪਰਰਜ਼ ਨੂੰ ਸਨਮਾਨ ਦੀ ਗੱਲ ਜਦੋਂ ਸੁਣੀ ਤਾਂ ਕੌਣ ਖੁਸ਼ ਨਹੀਂ ਹੋਇਆ ਇਨ੍ਹਾਂ ਦੇ ਜ਼ਰੀਏ ਦੁਨੀਆ ਨੇ ਭਾਰਤ ਦੀ ਰਚਨਾਤਮਕਤਾ ਨੂੰ ਵੇਖਿਆ ਅਤੇ ਵਾਤਾਵਰਣ ਦੇ ਨਾਲ ਸਾਡੇ ਜੁੜਾਵ ਨੂੰ ਸਮਝਿਆ ਇਸ ਸਾਲ ਸਪੋਰਟਸ ਵਿੱਚ ਵੀ ਸਾਡੇ ਐਥਲੀਟਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਏਸ਼ੀਅਨ ਗੇਮਸ ਵਿੱਚ ਸਾਡੇ ਖਿਡਾਰੀਆਂ ਨੇ 107 ਅਤੇ ਏਸ਼ੀਅਨ ਪੈਰਾਗੇਮਸ ਵਿੱਚ 111 ਮੈਡਲ ਜਿੱਤੇ ਕ੍ਰਿਕਟ ਵਰਲਡ ਕੱਪ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਅੰਡਰ19 ਟੀ20 ਵਰਲਡ ਕੱਪ ਵਿੱਚ ਸਾਡੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਬਹੁਤ ਪ੍ਰੇਰਿਤ ਕਰਨ ਵਾਲੀ ਹੈ ਕਈ ਖੇਡਾਂ ਵਿੱਚ ਖਿਡਾਰੀਆਂ ਦੀਆਂ ਉਪਲਬਧੀਆਂ ਨੇ ਦੇਸ਼ ਦਾ ਨਾਮ ਚਮਕਾਇਆ ਹੁਣ 2024 ਵਿੱਚ ਪੈਰਿਸ ਓਲੰਪਿਕਸ ਦਾ ਆਯੋਜਨ ਹੋਵੇਗਾ ਜਿਸ ਲਈ ਪੂਰਾ ਦੇਸ਼ ਆਪਣੇ ਖਿਡਾਰੀਆਂ ਦਾ ਹੌਂਸਲਾ ਵਧਾ ਰਿਹਾ ਹੈ
ਸਾਥੀਓ ਜਦੋਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੀ ਵਿਕਾਸ ਯਾਤਰਾ ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਮੇਰੀ ਮਾਟੀ ਮੇਰਾ ਦੇਸ਼ ਅਜਿਹੀਆਂ ਸਫਲ ਮੁਹਿੰਮਾਂ ਦਾ ਅਨੁਭਵ ਕੀਤਾ ਇਸ ਵਿੱਚ ਕਰੋੜਾਂ ਲੋਕਾਂ ਦੀ ਭਾਗੀਦਾਰੀ ਦੇ ਅਸੀਂ ਸਭ ਗਵਾਹ ਹਾਂ 70 ਹਜ਼ਾਰ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਸਾਡੀ ਸਮੁੱਚੀ ਉਪਲਬਧੀ ਹੈ
ਸਾਥੀਓ ਮੇਰਾ ਇਹ ਵਿਸ਼ਵਾਸ ਰਿਹਾ ਹੈ ਕਿ ਜੋ ਦੇਸ਼ ਇਨੋਵੇਸ਼ਨ ਨੂੰ ਮਹੱਤਵ ਨਹੀਂ ਦਿੰਦਾ ਉਸ ਦਾ ਵਿਕਾਸ ਰੁਕ ਜਾਂਦਾ ਹੈ ਭਾਰਤ ਦਾ ਇਨੋਵੇਸ਼ਨ ਹੱਬ ਬਣਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ 2015 ਵਿੱਚ ਅਸੀਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੇਂ ਰੈਂਕ ਤੇ ਸੀ ਅੱਜ ਸਾਡਾ ਰੈਂਕ 40 ਹੈ ਇਸ ਵਰ੍ਹੇ ਭਾਰਤ ਵਿੱਚ ਫਾਈਲ ਹੋਣ ਵਾਲੇ ਪੇਟੈਂਟਸ ਦੀ ਗਿਣਤੀ ਜ਼ਿਆਦਾ ਰਹੀ ਹੈ ਜਿਸ ਵਿੱਚ ਕਰੀਬ 60 ਫੀਸਦੀ ਡੋਮੈਸਟਿਕ ਫੰਡ ਦੇ ਸੀ ਕਿਊ
ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਇਸ ਵਾਰ ਸਭ ਤੋਂ ਵੱਧ ਗਿਣਤੀ ਵਿੱਚ ਭਾਰਤੀ ਯੂਨੀਵਰਸਿਟੀਆਂ ਸ਼ਾਮਲ ਹੋਈਆਂ ਹਨ ਜੇ ਇਨ੍ਹਾਂ ਉਪਲਬਧੀਆਂ ਦੀ ਲਿਸਟ ਬਣਾਉਣਾ ਸ਼ੁਰੂ ਕਰੀਏ ਤਾਂ ਇਹ ਕਦੇ ਪੂਰੀ ਹੀ ਨਹੀਂ ਹੋਵੇਗੀ ਇਹ ਤਾਂ ਸਿਰਫ ਝਲਕ ਹੈ ਭਾਰਤ ਦੀ ਸਮਰੱਥਾ ਕਿੰਨੀ ਅਸਰ ਕਾਰਕ ਹੈ ਸਾਨੂੰ ਦੇਸ਼ ਦੀਆਂ ਇਨ੍ਹਾਂ ਸਫਲਤਾਵਾਂ ਤੋਂ ਦੇਸ਼ ਦੇ ਲੋਕਾਂ ਦੀਆਂ ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਣਾ ਲੈਣੀ ਹੈ ਫਖ਼ਰ ਕਰਨਾ ਹੈ ਨਵੇਂ ਸੰਕਲਪ ਲੈਣੇ ਹਨ ਮੈਂ ਇਕ ਵਾਰ ਫਿਰ ਆਪ ਸਭ ਨੂੰ 2024 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਰਿਵਾਰਜਨੋਂ ਅਸੀਂ ਹੁਣੇ ਭਾਰਤ ਨੂੰ ਲੈ ਕੇ ਹਰ ਪਾਸੇ ਜੋ ਉਮੀਦ ਅਤੇ ਉਤਸ਼ਾਹ ਹੈ ਉਸ ਦੀ ਚਰਚਾ ਕੀਤੀ ਇਹ ਉਮੀਦ ਅਤੇ ਉਤਸ਼ਾਹ ਬਹੁਤ ਚੰਗਾ ਹੈ ਜਦੋਂ ਭਾਰਤ ਵਿਕਸਿਤ ਹੋਵੇਗਾ ਤਾਂ ਇਸ ਦਾ ਸਭ ਤੋਂ ਜ਼ਿਆਦਾ ਲਾਭ ਨੌਜਵਾਨਾਂ ਨੂੰ ਹੀ ਹੋਵੇਗਾ ਪਰ ਨੌਜਵਾਨਾਂ ਨੂੰ ਇਸ ਦਾ ਲਾਭ ਹੋਰ ਜ਼ਿਆਦਾ ਉਦੋਂ ਮਿਲੇਗਾ ਜਦੋਂ ਉਹ ਫਿਟ ਹੋਣਗੇ ਅੱਜਕੱਲ੍ਹ ਅਸੀਂ ਵੇਖਦੇ ਹਾਂ ਕਿ ਲਾਈਫ ਸਟਾਈਲ ਰਿਲੇਟਿਡ ਡਿਜ਼ੀਜ਼ ਬਾਰੇ ਕਿੰਨੀਆਂ ਗੱਲਾਂ ਹੁੰਦੀਆਂ ਹਨ ਇਹ ਸਾਡੇ ਸਾਰਿਆਂ ਲਈ ਖਾਸਕਰ ਨੌਜਵਾਨਾਂ ਲਈ ਜ਼ਿਆਦਾ ਚਿੰਤਾ ਦੀ ਗੱਲ ਹੈ ਇਸ ਮਨ ਕੀ ਬਾਤ ਲਈ ਮੈਂ ਆਪ ਸਭ ਨੂੰ ਫਿੱਟ ਇੰਡੀਆ ਨਾਲ ਜੁੜੇ ਇਨਪੁਟਸ ਭੇਜਣ ਦੀ ਬੇਨਤੀ ਕੀਤੀ ਸੀ ਤੁਸੀਂ ਲੋਕਾਂ ਨੇ ਜੋ ਰਿਸਪਾਂਸ ਦਿੱਤਾ ਉਸ ਨੇ ਮੈਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ ਨਮੋ ਐਪ ਤੇ ਵੱਡੀ ਤਾਦਾਦ ਵਿੱਚ ਮੈਨੂੰ ਸਟਾਰਟਅੱਪਸ ਨੇ ਵੀ ਆਪਣੇ ਸੁਝਾਅ ਭੇਜੇ ਹਨ ਉਨ੍ਹਾਂ ਨੇ ਆਪਣੇ ਕਈ ਤਰ੍ਹਾਂ ਦੇ ਅਨੋਖੇ ਯਤਨਾਂ ਦੀ ਚਰਚਾ ਕੀਤੀ ਹੈ
ਸਾਥੀਓ ਭਾਰਤ ਦੇ ਯਤਨ ਨਾਲ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਰੂਪ ਵਿੱਚ ਮਨਾਇਆ ਗਿਆ ਇਸ ਨਾਲ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਬਹੁਤ ਸਾਰੇ ਮੌਕੇ ਮਿਲੇ ਹਨ ਇਨ੍ਹਾਂ ਵਿੱਚ ਲਖਨਊ ਤੋਂ ਸ਼ੁਰੂ ਹੋਏ ਕੀਰੋਜ਼ ਫੂਡਸ ਪ੍ਰਯਾਗਰਾਜ ਤੇ ਗ੍ਰੈਂਡ ਮਾ ਮਿਲਟਸ ਅਤੇ ਨਿਊਟਰਾਸੂਟੀਕਲ ਰਿਚ ਆਰਗੈਨਿਕ ਇੰਡੀਆ ਵਰਗੇ ਕਈ ਸਟਾਰਟਅੱਪਸ ਸ਼ਾਮਲ ਹਨ ਐਲਪੀਨੋ ਹੈਲਥ ਫੂਡਸ ਅਰਬੋਰੀਅਲ ਅਤੇ ਕੀਰੋਜ਼ ਫੂਡ ਨਾਲ ਜੁੜੇ ਨੌਜਵਾਨ ਹੈਲਦੀ ਫੂਡ ਦੇ ਆਪਸ਼ਨਜ਼ ਨੂੰ ਲੈ ਕੇ ਨਵੇਂਨਵੇਂ ਇਨੋਵੇਸ਼ਨ ਵੀ ਕਰ ਰਹੇ ਹਨ ਬੈਂਗਲੁਰੂ ਦੇ ਅਨਬੋਕਸ ਹੈਲਥ ਨਾਲ ਜੁੜੇ ਨੌਜਵਾਨਾਂ ਨੇ ਇਹ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਡਾਈਟ ਚੁਣਨ ਵਿੱਚ ਮਦਦ ਕਰ ਰਹੇ ਹਨ ਫਿਜ਼ੀਕਲ ਹੈਲਥ ਨੂੰ ਲੈ ਕੇ ਦਿਲਚਸਪੀ ਜਿਸ ਤਰ੍ਹਾਂ ਵਧ ਰਹੀ ਹੈ ਉਹ ਉਸ ਨਾਲ ਇਸ ਖੇਤਰ ਨਾਲ ਜੁੜੇ ਕੋਚਿਸ ਅਤੇ ਟਰੇਨਰਸ ਦੀ ਡਿਮਾਂਡ ਵੀ ਵਧ ਰਹੀ ਹੈ ਜੋਗੋ ਟੈਕਨਾਲੋਜੀਸ ਵਰਗੇ ਸਟਾਰਟਅੱਪਸ ਇਸ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਹਨ
ਸਾਥੀਓ ਅੱਜ ਫਿਜ਼ੀਕਲ ਹੈਲਥ ਅਤੇ ਵੈਲਬੀਈਂਗ ਦੀ ਚਰਚਾ ਤਾਂ ਖੂਬ ਹੁੰਦੀ ਹੈ ਪਰ ਇਸ ਨਾਲ ਜੁੜਿਆ ਇੱਕ ਹੋਰ ਵੱਡਾ ਪਹਿਲੂ ਹੈ ਮੈਂਟਲ ਹੈਲਥ ਦਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਮੁੰਬਈ ਦੇ ਇਨਫੀਹੀਲ ਅਤੇ ਯੂਅਰ ਦੋਸਤ ਵਰਗੇ ਸਟਾਰਟਅੱਪਸ ਮੈਂਟਲ ਹੈਲਥ ਅਤੇ ਵੈਲ ਬੀਂਗ ਨੂੰ ਇੰਪਰੂਵ ਕਰਨ ਲਈ ਕੰਮ ਕਰ ਰਹੇ ਹਨ ਇੰਨਾ ਹੀ ਨਹੀਂ ਅੱਜ ਇਸ ਲਈ ਆਰਟੀਫੀਸ਼ਲ ਇੰਟੈਲੀਜੈਂਸ ਵਰਗੀ ਟੈਕਨੋਲੋਜੀ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਸਾਥੀਓ ਮੈਂ ਇੱਥੇ ਕੁਝ ਹੀ ਸਟਾਰਟਅੱਪਸ ਦਾ ਨਾਂ ਲੈ ਸਕਦਾ ਹਾਂ ਕਿਉਂਕਿ ਲਿਸਟ ਬਹੁਤ ਲੰਬੀ ਹੈ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਫਿਟ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਚ ਇਨੋਵੇਟਿਵ ਹੈਲਥ ਕੇਅਰ ਸਟਾਰਟਅੱਪਸ ਦੇ ਬਾਰੇ ਚ ਮੈਨੂੰ ਜ਼ਰੂਰ ਲਿਖਦੇ ਰਹੋ ਮੈਂ ਤੁਹਾਡੇ ਨਾਲ ਫਿਜ਼ੀਕਲ ਅਤੇ ਮੈਂਟਲ ਹੈਲਥ ਦੇ ਬਾਰੇ ਚ ਗੱਲ ਕਰਨ ਵਾਲੇ ਮੰਨੇਪ੍ਰਮੰਨੇ ਲੋਕਾਂ ਦੇ ਤਜ਼ਰਬੇ ਵੀ ਸਾਂਝੇ ਕਰਨਾ ਚਾਹੁੰਦਾ ਹਾਂ
ਇਹ ਪਹਿਲਾ ਮੈਸੇਜ ਸਦਗੁਰੂ ਜੱਗੀ ਵਾਸੂਦੇਵ ਜੀ ਦਾ ਹੈ
ਇਹ ਫਿਟਨੈੱਸ ਖਾਸਕਰ ਫਿਟਨੈੱਸ ਆਵ੍ ਦਾ ਮਾਇੰਡ ਯਾਨੀ ਮਾਨਸਿਕ ਸਿਹਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਨਗੇ

ਥੇ ਟੈਕਨਾਲੋਜੀਜ਼ ਓਐਫ ਇੰਨਰ ਵੈਲਬੀਇੰਗ ਏਆਰਈ ਵਾਟ ਵੇ ਕਾਲ ਏਐੱਸ ਥੇ ਯੋਗਿਕ ਸਾਇੰਸਿਜ਼ letਸ ਮੇਕ ਇਤ ਹੈਪਨ
ਆਮ ਤੌਰ ਤੇ ਸਦਗੁਰੂ ਜੀ ਇਸੇ ਤਰ੍ਹਾਂ ਦੇ ਹੀ ਬਿਹਤਰੀਨ ਤਰੀਕੇ ਨਾਲ ਆਪਣੀਆਂ ਗੱਲਾਂ ਨੂੰ ਸਾਹਮਣੇ ਰੱਖਣ ਲਈ ਜਾਣੇ ਜਾਂਦੇ ਹਨ ਆਓ ਹੁਣ ਅਸੀਂ ਮੰਨੇਪ੍ਰਮੰਨੇ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਜੀ ਨੂੰ ਸੁਣਦੇ ਹਾਂ
ਆਡੀਓ
नमस्कार मैं अपने देशवासियों को मन की बात के माध्यम से कुछ कहना चाहती हूं माननीय प्रधानमंत्री श्री नरेंद्र मोदी जी के ਫਿਟ ਇੰਡੀਆ की पहल मुझे अपने ਫਿਟਨੈੱਸ मंत्र आप सभी के साथ ਸ਼ੇਅਰ करने के लिए प्रोत्साहित किया है आप सभी को मेरा पहला ਸਜੈਸ਼ਨ यही है ਓਨੇ ਕੈਨੋਟ ਆਊਟਰੇਨ ਏ ਬਾਦ ਡਾਇਟ इसका अर्थ ये है कि आप कब खाते हो और क्या खाते हो इसके बारे में आपको बहुत सावधान रहना होगा हाल ही में माननीय प्रधानमंत्री मोदी जी ने सभी को बाजरा खाने के लिए ਐਨਕੋਰੇਜ किया है जो की ਇਮਿਊਨਿਟੀ बढ़ाता है और टिकाऊ खेती करने में सहायता करता है और पचाने में भी आसान है ਰੈਗੂਲਰ ਐਕਸਰਸਾਈਜ਼ और 7 घंटे की पूरी नींद ਬੌਡੀ के लिए बहुत जरूरी है और ਫਿਟ रहने के लिए मदद करती है इसके लिए बहुत ਡਿਸਿਪਲਾਈਨ ਐਂਡ ਕੰਸਿਸਟੈਂਸੀ की जरुरत होगी जब आपको इसका ਰਿਜ਼ਲਟ मिलने लग जाएगा तो आप ਡੇਲੀ खुद ही ਐਕਸਰਸਾਈਜ਼ करना ਸਟਾਰਟ कर दोगे मुझे आप सबसे बात करने और अपना ਫਿਟਨੈੱਸ मंत्र ਸ਼ੇਅਰ करने का अवसर देने के लिए माननीय प्रधानमंत्री जी का बहुत धन्यवाद
ਹਰਮਨਪ੍ਰੀਤ ਜੀ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਦੀਆਂ ਗੱਲਾਂ ਯਕੀਨੀ ਤੌਰ ਤੇ ਆਪ ਸਭ ਨੂੰ ਪ੍ਰੇਰਿਤ ਕਰਨਗੀਆਂ ਆਓ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਜੀ ਨੂੰ ਸੁਣੀਏ ਅਸੀਂ ਸਭ ਜਾਣਦੇ ਹਾਂ ਕਿ ਉਨ੍ਹਾਂ ਦੀ ਖੇਡ ਸ਼ਤਰੰਜ ਲਈ ਮੈਂਟਲ ਫਿਟਨੈੱਸ ਦਾ ਕਿੰਨਾ ਮਹੱਤਵ ਹੈ
ਨਮਸਤੇ ਆਈ ਏਐਮ ਵਿਸ਼ਵਨਾਥਨ ਆਨੰਦ ਯੂ ਹੇਵ ਸੀਨ ਮੇ ਪਲੇਅ ਚੇਸ ਐਂਡ ਵੇਰੀ ਆਫਟੇਨ ਆਈ ਏਐਮ ਐਸਕਡ ਵਾਟ ਆਈਐਸ ਯੂਰ ਫਿਟਨੈੱਸ ਰਾਉਟਾਈਨ ਨੋਵ ਚੇਸ ਰਿਕੁਆਇਰਸ ਏ ਲੋਟ ਓਐਫ ਫੋਕਸ ਐਂਡ ਪੇਸ਼ੈਂਸ ਸੋ ਆਈ ਡੋ ਥੇ ਫਾਲੋਇੰਗ ਵ੍ਹਿਚ ਕੀਪਸ ਮੇ ਫਿਟ ਐਂਡ ਅਗੀਲੇ ਆਈ ਡੋ ਯੋਗਾ ਤਵੋ ਟਾਈਮਜ਼ ਏ ਵੀਕ ਆਈ ਡੋ ਕਾਰਡੀਓ ਤਵੋ ਟਾਈਮਜ਼ ਏ ਵੀਕ ਐਂਡ ਤਵੋ ਟਾਈਮਜ਼ ਏ ਵੀਕ ਆਈ ਫੋਕਸ ਓਨ ਫਲੈਕਸੀਬਿਲਟੀ ਸਟ੍ਰੈਚਿੰਗ ਵੇਟ ਟਰੇਨਿੰਗ ਐਂਡ ਆਈ ਟੈਂਡ ਟੋ ਟੇਕ ਓਨੇ ਡੇਅ ਓਐਫਐਫ ਪੇਰ ਵੀਕ
ਅੱਲ ਓਐਫ ਠੇਸੇ ਏਆਰਈ ਵੇਰੀ ਇੰਪੋਰਟੈਂਟ ਫੋਰ ਚੇਸ
ਯੂ ਨੀੜ ਟੋ ਹੇਵ ਥੇ ਸਟੈਮੀਨਾ ਟੋ ਲਾਸਟ 6 ਓਰ 7 ਹੌਰਸ ਓਐਫ ਇੰਟੈਂਸ ਮੈਂਟਲ ਇਫੋਰਟ ਬਟ ਯੂ ਅਲਸੋ ਨੀੜ ਟੋ ਬੇ ਫਲੈਕਸੀਬਲ ਟੋ ਏਬਲ ਟੋ ਸਿਟ ਕੰਫਰਟੇਬਲੀ ਐਂਡ ਥੇ ਐਬੀਲਿਟੀ ਟੋ ਰੈਗੂਲੇਟ ਯੂਰ ਬ੍ਰੀਥ ਟੋ ਕੈਲਮ ਡਾਊਨ ਆਈਐਸ ਹੈਲਪਫੁੱਲ ਵ੍ਹੇਨ ਯੂ ਵਾਂਟ ਟੋ ਫੋਕਸ ਓਨ ਸੋਮੇ ਪ੍ਰੋਬਲਮ ਵ੍ਹਿਚ ਆਈਐਸ ਯੂਜ਼ੂਅਲ ਏ ਚੇਸ ਗੇਮ ਮਾਈ ਫਿਟਨੈੱਸ ਟਿਪ ਟੋ ਅੱਲ ਮੰਨ ਕੇਆਈ ਬਾਟ ਲਿਸਟਨਰਜ਼ ਵੋਲਡ ਬੇ ਟੋ ਕੀਪ ਕੈਲਮ ਐਂਡ ਫੋਕਸ ਓਨ ਥੇ ਟਾਸਕ ਅਹੈੱਡ ਥੇ ਬੇਸਟ ਫਿਟਨੈੱਸ ਟਿਪ ਫੋਰ ਮੇ ਐਬਸੋਲਿਊਟਲੀ ਥੇ ਮੋਸਟ ਇੰਪੋਰਟੈਂਟ ਫਿਟਨੈੱਸ ਟਿਪ ਆਈਐਸ ਟੋ ਗੇਟ ਏ ਗੁੱਡ ਨਾਈਟ ਸਲੀਪ ਡੋ ਨੋਟ ਸਟਾਰਟ ਸਲੀਪਿੰਗ ਫੋਰ ਫੋਰ ਐਂਡ ਫਾਈਵ ਹੌਰਸ ਏ ਨਾਈਟ ਆਈ ਥਿੰਕ ਸੇਵੇਂ ਓਰ ਆਈਟ ਆਈਐਸ ਏ ਐਬਸੋਲਿਊਟ ਮਿਨੀਮਮ ਸੋ ਵੇ ਸ਼ੋਲਡ ਟ੍ਰਾਈ ਏਐੱਸ ਹਾਰਡ ਏਐੱਸ ਪੌਸੀਬਲ ਟੋ ਗੇਟ ਗੁੱਡ ਨਾਈਟ ਸਲੀਪ ਬੀਕੌਜ਼ ਥੱਟ ਆਈਐਸ ਵ੍ਹੇਨ ਥੇ ਨੈਕਸਟ ਡੇਅ ਯੂ ਏਆਰਈ ਏਬਲ ਟੋ ਗੇਟ ਥਰੌਗ ਥੇ ਡੇਅ ਆਈਐਨ ਕੈਲਮ ਫੈਸ਼ਨ ਯੂ donਟ ਮੇਕ ਇੰਪਲਸਿਵ decisions ਯੂ ਏਆਰਈ ਆਈਐਨ ਕੰਟਰੋਲ ਓਐਫ ਯੂਰ ਇਮੋਸ਼ਨਜ਼ ਫੋਰ ਮੇ ਸਲੀਪ ਆਈਐਸ ਥੇ ਮੋਸਟ ਇੰਪੋਰਟੈਂਟ ਫਿਟਨੈੱਸ ਟਿਪ
ਆਓ ਹੁਣ ਅਕਸ਼ੇ ਕੁਮਾਰ ਜੀ ਨੂੰ ਸੁਣਦੇ ਹਾਂ

ਇਸ ਸੈਕਟਰ ਚ ਕਈ ਹੋਰ ਸਟਾਰਟਅੱਪਸ ਹਨ ਇਸ ਲਈ ਮੈਂ ਸੋਚਿਆ ਕਿ ਇੱਕ ਯੁਵਾ ਸਟਾਰਟਅੱਪ ਫਾਊਂਡਰ ਨਾਲ ਵੀ ਚਰਚਾ ਕੀਤੀ ਜਾਵੇ ਜੋ ਇਸ ਖੇਤਰ ਚ ਬਿਹਤਰੀਨ ਕੰਮ ਕਰ ਰਹੇ ਹਨ
ਆਡੀਓ

ਸਾਥੀਓ ਹਰ ਕਿਸੇ ਨੇ ਆਪਣੇ ਵਿਚਾਰ ਰੱਖੇ ਹਨ ਪਰ ਸਭ ਦਾ ਇੱਕ ਹੀ ਮੰਤਰ ਹੈ ਹੈਲਦੀ ਰਹੋ ਫਿਟ ਰਹੋ 2024 ਦੀ ਸ਼ੁਰੂਆਤ ਕਰਨ ਲਈ ਤੁਹਾਡੇ ਕੋਲ ਆਪਣੀ ਫਿਟਨੈੱਸ ਤੋਂ ਵੱਡਾ ਸੰਕਲਪ ਹੋਰ ਕੀ ਹੋਵੇਗਾ
ਮੇਰੇ ਪਰਿਵਾਰਜਨੋਂ ਕੁਝ ਦਿਨ ਪਹਿਲਾਂ ਕਾਸ਼ੀ ਚ ਇੱਕ ਐਕਸਪੈਰੀਮੈਂਟ ਹੋਇਆ ਸੀ ਜੋ ਮੈਂ ਮਨ ਕੀ ਬਾਤ ਦੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ ਤੁਸੀਂ ਜਾਣਦੇ ਹੋ ਕਿ ਕਾਸ਼ੀ ਤਮਿਲ ਸੰਗਮਮ ਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਤਮਿਲ ਨਾਡੂ ਤੋਂ ਕਾਸ਼ੀ ਪਹੁੰਚੇ ਸਨ ਉੱਥੇ ਮੈਂ ਉਨ੍ਹਾਂ ਲੋਕਾਂ ਨਾਲ ਸੰਵਾਦ ਲਈ ਆਰਟੀਫੀਸ਼ਲ ਇੰਟੈਲੀਜੈਂਸ ਏ
ਟੂਲ ਸਪੀਕਰ ਦਾ ਜਨਤਕ ਤੌਰ ਤੇ ਪਹਿਲੀ ਵਾਰ ਇਸਤੇਮਾਲ ਕੀਤਾ ਮੈਂ ਮੰਚ ਤੋਂ ਹਿੰਦੀ ਚ ਸੰਬੋਧਨ ਕਰ ਰਿਹਾ ਸੀ ਪਰ ਏ
ਟੂਲ ਸਪੀਕਰ ਦੀ ਵਜ੍ਹਾ ਕਰਕੇ ਉੱਥੇ ਮੌਜੂਦ ਤਮਿਲ ਨਾਡੂ ਦੇ ਲੋਕਾਂ ਨੂੰ ਮੇਰਾ ਉਹੀ ਸੰਬੋਧਨ ਉਸੇ ਸਮੇਂ ਤਮਿਲ ਭਾਸ਼ਾ ਚ ਸੁਣਾਈ ਦੇ ਰਿਹਾ ਸੀ ਕਾਸ਼ੀ ਤਮਿਲ ਸੰਗਮਮ ਚ ਆਏ ਲੋਕ ਇਸ ਪ੍ਰਯੋਗ ਨਾਲ ਬਹੁਤ ਉਤਸ਼ਾਹਿਤ ਦਿਖੇ ਉਹ ਦਿਨ ਦੂਰ ਨਹੀਂ ਜਦੋਂ ਕਿਸੇ ਇੱਕ ਭਾਸ਼ਾ ਚ ਸੰਬੋਧਨ ਹੋਇਆ ਕਰੇਗਾ ਅਤੇ ਜਨਤਾ ਰੀਅਲ ਟਾਈਮ ਚ ਉਸੇ ਭਾਸ਼ਣ ਨੂੰ ਆਪਣੀ ਭਾਸ਼ਾ ਚ ਸੁਣਿਆ ਕਰੇਗੀ ਇਸੇ ਤਰ੍ਹਾਂ ਹੀ ਫਿਲਮਾਂ ਦੇ ਨਾਲ ਵੀ ਹੋਵੇਗਾ ਜਦੋਂ ਜਨਤਾ ਸਿਨੇਮਾ ਹਾਲ ਚ ਏ
ਦੀ ਮਦਦ ਨਾਲ ਰੀਅਲ ਟਾਈਮ ਟਰਾਂਸਲੇਸ਼ਨ ਸੁਣਿਆ ਕਰੇਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਇਹ ਟੈਕਨੋਲੋਜੀ ਸਾਡੇ ਸਕੂਲਾਂ ਸਾਡੇ ਹਸਪਤਾਲਾਂ ਸਾਡੀਆਂ ਅਦਾਲਤਾਂ ਚ ਵਿਆਪਕ ਰੂਪ ਵਿੱਚ ਇਸਤੇਮਾਲ ਹੋਣ ਲੱਗੇਗੀ ਤਾਂ ਕਿੰਨੀ ਵੱਡੀ ਤਬਦੀਲੀ ਆਵੇਗੀ ਮੈਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗਾ ਕਿ ਰੀਅਲ ਟਾਈਮ ਟਰਾਂਸਲੇਸ਼ਨ ਨਾਲ ਜੁੜੇ ਏ
ਟੂਲਸ ਨੂੰ ਹੋਰ ਐਕਸਪਲੋਰ ਕਰੇ ਉਨ੍ਹਾਂ ਨੂੰ ਸੌ ਫੀਸਦੀ ਫੂਲ ਪਰੂਫ ਬਣਾਏ

ਦੀਆਂ 3 ਡਿਗਰੀਆਂ ਵੀ ਹਨ ਉਹ 75 ਕਿਤਾਬਾਂ ਲਿਖ ਚੁੱਕੇ ਹਨ ਜਿਨ੍ਹਾਂ ਚ ਕਈ ਪੁਸਤਕਾਂ ਨੂੰ ਸਨਮਾਨ ਵੀ ਮਿਲਿਆ ਹੈ ਉਨ੍ਹਾਂ ਨੂੰ ਸਮਾਜਿਕ ਕੰਮਾਂ ਲਈ ਵੀ ਕਈ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ ਮੈਂ ਭਾਈ ਜਗਦੀਸ਼ ਤ੍ਰਿਵੇਦੀ ਜੀ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਬਹੁਤਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ
ਮੇਰੇ ਪਰਿਵਾਰਜਨੋਂ ਅਯੁੱਧਿਆ ਚ ਰਾਮ ਮੰਦਿਰ ਨੂੰ ਲੈ ਕੇ ਪੂਰੇ ਦੇਸ਼ ਚ ਉਤਸ਼ਾਹ ਹੈ ਉਮੰਗ ਹੈ ਲੋਕ ਆਪਣੀਆਂ ਭਾਵਨਾਵਾਂ ਨੂੰ ਅਲੱਗਅਲੱਗ ਤਰੀਕੇ ਨਾਲ ਪ੍ਰਗਟ ਕਰ ਰਹੇ ਹਨ ਤੁਸੀਂ ਵੇਖਿਆ ਹੋਣੈ ਬੀਤੇ ਕੁਝ ਦਿਨਾਂ ਚ ਸ਼੍ਰੀ ਰਾਮ ਤੇ ਅਯੁੱਧਿਆ ਨੂੰ ਲੈ ਕੇ ਕਈ ਸਾਰੇ ਨਵੇਂ ਗੀਤ ਨਵੇਂ ਭਜਨ ਬਣਾਏ ਗਏ ਹਨ ਬਹੁਤ ਸਾਰੇ ਲੋਕ ਨਵੀਆਂ ਕਵਿਤਾਵਾਂ ਵੀ ਲਿਖ ਰਹੇ ਹਨ ਇਸ ਚ ਵੱਡੇਵੱਡੇ ਅਨੁਭਵੀ ਕਲਾਕਾਰ ਵੀ ਹਨ ਤੇ ਨਵੇਂ ਉੱਭਰਦੇ ਯੁਵਾ ਸਾਥੀਆਂ ਨੇ ਵੀ ਮਨ ਨੂੰ ਮੋਹ ਲੈਣ ਵਾਲੇ ਭਜਨਾਂ ਦੀ ਰਚਨਾ ਕੀਤੀ ਹੈ ਕੁਝ ਗੀਤਾਂ ਅਤੇ ਭਜਨਾਂ ਨੂੰ ਤਾਂ ਮੈਂ ਵੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਕਲਾ ਜਗਤ ਆਪਣੀ ਅਨੂਠੀ ਸ਼ੈਲੀ ਚ ਇਸ ਇਤਿਹਾਸਕ ਪਲ ਦਾ ਸਹਿਭਾਗੀ ਬਣ ਰਿਹਾ ਹੈ
ਮੇਰੇ ਮਨ ਚ ਇੱਕ ਗੱਲ ਆਈ ਹੈ ਕਿ ਕੀ ਅਸੀਂ ਸਾਰੇ ਲੋਕ ਅਜਿਹੀਆਂ ਸਾਰੀਆਂ ਰਚਨਾਵਾਂ ਨੂੰ ਇੱਕ ਕਾਮਨ ਹਾਸ਼ ਟੈਗ ਦੇ ਨਾਲ ਸ਼ੇਅਰ ਕਰੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਹੈਸ਼ ਟੈਗ ਸ਼੍ਰੀ ਰਾਮ ਭਜਨ ਸ਼੍ਰੀ ਰਾਮ ਭਜਨ ਦੇ ਨਾਲ ਤੁਸੀਂ ਆਪਣੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਇਹ ਸੰਗ੍ਰਹਿ ਭਾਵਾਂ ਦਾ ਭਗਤੀ ਦਾ ਅਜਿਹਾ ਪ੍ਰਵਾਹ ਬਣੇਗਾ ਜਿਸ ਚ ਹਰ ਕੋਈ ਰਾਮ ਮਯ ਹੋ ਜਾਵੇਗਾ